ਠੀਕ ਹੈ ਤੇ ਇਸਦਾ answer ਆ ਜਾਏਗਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਜਾਂ ਜੰਗ ਦਾ ਹਾਲ ਵੀ ਜੇ ਤੁਸੀਂ ਲਿਖ ਦਓ ਤੁਹਾਡੇ syllabus ਵਿੱਚ ਜੰਗ ਦਾ ਹਾਲ ਹੈ ਤੇ ਉਸਨੂੰ ਵੀ ਤੇ ਹੁਣ ਅਸੀਂ ਕਰਦੇ ਹਾਂ ਅਗਲਾ ਤੇ just wait a minute ਤੇ ਹੁਣ ਅਸੀਂ ਕਰ ਰਹੇ ਹਾਂ ਅੱਗੇ ਹਾਂਜੀ ਤੇ ਲੜਾਈ ਕਿੱਥੇ ਹੋ ਰਹੀ ਸੀ ਤੇ ਹਾਂ ਕਿਹੜੀ ਥਾਂ ਤੇ ਲੜਾਈ ਦਾ ਸੀਗਾ ਜ਼ਿਕਰ ਬਿਲਕੁਲ ਠੀਕ ਹੈ ਗੁਰੀ ਤੁਸੀਂ ਤੇ question ਤੋਂ ਪਹਿਲਾਂ ਹੀ answer ਦੇ ਦਿੱਤਾ ਹੈ ਤੇ ਲੜਾਈ ਕਿੱਥੇ ਹੋ ਰਹੀ ਸੀ। ਫੇਰੂੂ ਸ਼ਹਿਰ ਵਿਖੇ ਹੋ ਰਹੀ ਸੀ ਤੇ ਟੁੰਡਾ ਲਾਟ ਕੌਣ ਸੀ ਤੇ ਅਸੀਂ ਪਹਿਲਾਂ ਹੀ discuss ਕਰ ਚੁੱਕੇ ਹਾਂ ਟੁੰਡੇ ਲਾਟ ਦਾ ਨਾਂ ਸੀਗਾ ਲਾਰਡ ਹਾਰਡਿੰਗ ਜਾਂ ਲਾ~ ਲਾਰਡ ਹੈਨਰੀ ਹਾਰਡਿੰਗ ਤੇ ਲਾਰਡ ਹਾਰਡਿੰਗ ਨੂੰ ਟੁੰਡਾ ਲਾਟ ਕਿਉਂ ਕਿਹਾ ਜਾਂਦਾ ਇਸਦਾ ਵੀ one word ਵਿੱਚ answer ਦੇ ਦਓ ਜਾਂ one line ਵਿੱਚ ਇਸਨੂੰ ਟੁੰਡਾ ਲਾਟ ਕਿਉਂ ਕਿਹਾ ਜਾਂਦਾ? ਜੀ we had also sample ਪੇਪਰ ਵੀ ਸਾਡੇ ਕੋਲ ਅਵੇਲੀ~ available ਹੈਗੇ ਨੇ ਜੀ ਤੇ we have actually selected seventy four ਮੁਹਾਵਰੇ ਤੇ ਉਹ videos ਵਿੱਚ available ਨੇ ਤੇ ਅਸੀਂ ਉਸਦੀ ਕੱਲ੍ਹ ਵੀ revision ਕਰਾਂਗੇ। ਹਾਂਜੀ question is ਲਾਰਡ ਹਾਰਡਿੰਗ ਨੂੰ ਟੁੰਡਾ ਲਾਟ ਕਿਉਂ ਕਿਹਾ ਜਾਂਦਾ okay ਸੋ don't worry ਕਿ ਪੇਪਰ ਕਿਸ book ਵਿੱਚੋਂ ਆਏਗਾ every thing would be covered in, in this session so don't worry about that ਹਾਂਜੀ ਰਸਮੀਤ ਜੀ ਨੇ ਲਿਖਿਆ ਕਿਉਂਕਿ ਉਸਨੇ ਆਪਣੀਆਂ ਬਾਹਾਂ ਗਵਾ ਦਿੱਤੀਆਂ ਸੀ ਨੈਪੋਲੀਅਨ ਨਾਲ ਲੜਾਈ ਵਿੱਚ ਤੇ ਇਹ ਵੀ ਤੁਸੀਂ ਲਿਖ ਸਕਦੇ ਹੋ, ਤੇ ਕਿਸਨੂੰ ਗੁੱਸਾ ਆ ਗਿਆ ਸੀਗਾ? ਲਾਰਡ ਹਾਰਡਿੰਗ ਨੂੂੰ ਗੁੱਸਾ ਆ ਗਿਆ ਸੀਗਾ, ਕਿਸਨੇ ਢਿੰਡੋਰੇ ਪਿਟਵਾਏ? ਲਾਰਡ ਹਾਰਡਿੰਗ ਨੇ। ਤੇ ਨੀਲ ਸ਼ਬਦ ਕਿਸ ਦਰਿਆ ਲਈ ਵਰਤਿਆ ਗਿਆ ਹੈ ਤੇ ਨੀਲ ਦਾ ਵੀ use ਹੋਇਆ ਨਾ ਤੇ ਨੀਲ ਸ਼ਬਦ ਕਿਸ ਦਰਿਆ ਲਈ use ਹੋਇਆ ਪ੍ਰਿਆ ਜੀ ਬਿਲਕੁਲ ਠੀਕ ਹੈ ਦਰਿਆ ਦਾ ਨਾਂ ਦੱਸ ਦਓ। ਤੇ ਜਿਹੜੇ ਹੋਰ answer ਦੇ ਰਹੇ ਨੇ ਉਹ second question ਵੀ ਦੱਸ ਦੇਣ, ਸਰਕਾਰ ਸ਼ਬਦ ਕਿਸ ਲਈ ਵਰਤਿਆ ਗਿਆ ਹੈ ਤੇ ਤੀਜਾ ਵੀ ਦੇ ਦਓ ਕਿ ਅੰਬਾਰੀਆ ਦਾ ਹਾਂਜੀ ਨੀਲ ਸ਼ਬਦ use ਹੋਇਆ ਸਤਲੁਜ ਦਰਿਆ ਲਈ ਸਰਕਾਰ ਦਾ ਅਰਥ ਹੈ ਮਹਾਰਾਜਾ ਰਣਜੀਤ ਸਿੰਘ ਜੀ।

ਅੰਬਾਰੀਆ ਤੇ ਫਟਾਫਟ ਸਾਨੂੰ ਇਹ ਇਸਦਾ answer ਦੇ ਦਓ ਹਾਂਜੀ ਅਦਿਤਿਆ ਜੀ ਨੇ ਬਿਲਕੁਲ ਠੀਕ ਲਿਖਿਆ ਹੋਦਿਆਂ ਤੇ better answer ਇਹ ਹੋ ਸਕਦਾ ਹਾਥੀ ਦੇ ਛੱਤ ਦਾ ਤੇ ਹੋਦਿਆਂ is also correct grammar ਜਤਿਨ ਜੀ ਕੱਲ੍ਹ ਹੋਏਗੀ ਅੱਜ literature ਹੈ ਕੱਲ੍ਹ ਸਵੇਰੇ nine AM grammar ਦੀ class ਹੋਏਗੀ ਤੇ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਹੋਈ ਜੰਗ ਵਿੱਚ ਕਿਸਦੀ ਹਾਰ ਹੋਈ ਸੀ। Grammar ਕੱਲ੍ਹ nine AM tomorrow ਜੇ ਕਿਸੇ ਨੇ ਜ਼ਲਦੀ ਕਰਨੀ ਸਾਡੇ videos ਦੇਖ ਸਕਦੇ ਹੋ ਤੇ ਹਰ, ਅਸੀਂ ਸਾਰੇ topics ਦੀ videos ਬਣਾਈਆਂ ਹੋਈਆਂ। ਹਾਂਜੀ ਕਿਸ ਦੀ ਹਾਰ ਹੋਈ ਸੀ, ਸਿੱਖਾਂ ਦੀ ਹਾਰ ਹੋਈ ਸੀ ਤੇ ਸ਼ਾਹ ਮੁਹੰਮਦ ਨੇ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਹੋਈ ਜੰਗ ਨੂੰ ਕੀ ਨਾਂ ਦਿੱਤਾ ਹੈ ਤੇ ਜੰਗ ਨੂੰ ਕੀ ਨਾਂ ਦਿੱਤਾ ਹੈ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਹੋਈ ਜੰਗ ਨੂੰ ਕੀ ਨਾਂ ਦਿੱਤਾ ਹੈ। ਹਾਂਜੀ ਤੇ ਇਸ ਵਿੱਚ ਨਾ ਕੋਈ ਵਿਦਿਆਰਥੀ ਲਿਖਦਾ ਜੰਗਨਾਮਾ ਕੋਈ ਲਿਖਦਾ ਜੰਗ ਹਿੰਦ ਪੰਜਾਬ ਤੇ ਦੋਹੇਂ ਹੀ answer correct ਹਨ ਕਿਉਂਕਿ ਜਿਹੜੀ ਕਵਿਤਾ ਉਸ ਵਿੱਚ ਜੰਗ ਹਿੰਦ ਪੰਜਾਬ ਤੇ ਜੰਗ ਹਿੰਦ ਜੰਗ ਹਿੰਦ ਪੰਜਾਬ ਵੀ ਠੀਕ ਹੈ। ਤੇ ਜੇ ਤੁਸੀਂ ਜੰਗਨਾਮਾ ਲਿਖਦੇ ਹੋ ਨਾ that is also correct ਤੇ ਕੋਈ ਵਿਦਿਆਰਥੀ ਇਸਦਾ ਦਏਗਾ ਉੱਤਰ ਜੰਗ ਹਿੰਦ ਪੰਜਾਬ that is correct ਜੰਗਨਾਮਾ is also correct ਤੇ ਦੋਵੇਂ answers ਨੇ ਉਹ ਬਿਲਕੁਲ ਠੀਕ ਹੈ ਤੇ ਗੋਰਿਆਂ ਸ਼ਬਦ ਕਿਹਨਾਂ ਲਈ ਵਰਤਿਆ ਗਿਆ ਹੈ।

ਤੇ ਸਾਡੀ book ਵਿੱਚ ਸਾਡੀ ਅਹ ਜਿਹੜੀ ਕਵਿਤਾ ਵਿੱਚ ਵੀ use ਹੋਇਆ ਜੰਗ ਹਿੰਦ ਪੰਜਾਬ ਪਰ ਜੇ ਕੋਈ ਜੰਗਨਾਮਾ ਲਿਖ ਦਿੰਦਾ ਨਾ that is also correct ਹਾਂਜੀ ਤੇ ਗੋਰਿਆਂ ਸ਼ਬਦ ਅੰਗਰੇਜ਼ਾਂ ਲਈ ਵਰਤਿਆ ਗਿਆ ਹੈ ਤੇ ਸਿੱਖ ਫੋਜ਼ਾਂ ਦੀ ਹਾਰ ਦਾ ਕੀ ਕਾਰਨ ਸੀ। ਤੇ ਇਸਦਾ ਕਾਰਨ ਇਸ line ਵਿੱਚ ਦਿੱਤਾ ਗਿਆ ਬੜੀ ਚੰਗੀ ਤਰ੍ਹਾਂ ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਵੀ ਅੰਤ ਨੂੰ ਹਾਰੀਆਂ ਨੀ ਤੇ ਕਾਰਨ ਸਾਨੂੰ ਦੱਸਿਆ ਗਿਆ ਕਿ ਇੱਕ ਸਰਕਾਰ ਬਾਝੋਂ ਤੇ ਸਰਕਾਰ ਕੌਣ ਸੀ ਦੇ ਬਾਝੋਂ ਬਿਨਾਂ। ਤੇ ਕਿਹੜੀ ਸਰਕਾਰ ਦੇ ਬਿਨਾਂ ਸਿੱਖ ਫੋਜ਼ਾਂ ਦੀ ਹਾਰ ਹੋਈ ਜੀ ਅਰਚਨਾ ਦੀਵਾਨ ਜੀ ਨੇ answer ਬਿਲਕੁਲ ਠੀਕ ਦਿੱਤਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਯੋਗ ਅਗਵਾਈ ਦੀ ਅਣਹੋਂਦ ਕਾਰਨ ਸਿੱਖ ਫੋਜ਼ਾਂ ਦੀ ਹਾਰ ਹੋਈ। ਨੰਦਨ ਸ਼ਬਦ ਕਿਸ ਲਈ ਵਰਤਿਆ ਗਿਆ ਹੈ ਕਿਸੇ ਸ਼ਹਿਰ ਲਈ ਵਰਤਿਆ ਗਿਆ ਤੇ ਨੰਦਨ ਸ਼ਬਦ ਕਿਸ ਲਈ ਵਰਤਿਆ ਗਿਆ ਸਾਨੂੰ ਫਟਾਫਟ comment box ਵਿੱਚ ਹਾਂਜੀ ਤੇ ਹਾਰ ਦਾ ਕਾਰਨ exactly ਲਿਖਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਹ ਜੀ ਦੀ ਯੋਗ, ਯੋਗ ਅਗਵਾਈ ਦੀ ਅਣਹੋਂਦ ਕਾਰਨ ਨੰਦਨ ਇੱਕ ਸ਼ਹਿਰ ਲਈ ਵਰਤਿਆ ਗਿਆ ਹੈ। ਲੰਡਨ is correct ਕਈਆਂ ਨੇ ਫੇਰੂ ਸ਼ਹਿਰ ਲਿਖਿਆ, ਫੇਰੂ ਸ਼ਹਿਰ ਵਿੱਚ ਜੰਗ ਹੋਈ ਸੀ ਪਰ ਜਿਹੜੀ ਕਵਿਤਾ ਵਿੱਚ ਹੈ ਨੰਦਨ ਸ਼ਬਦ ਹੈ ਉਹ ਲੰਡਨ ਸ਼ਹਿਰ ਲਈ ਵਰਤਿਆ ਗਿਆ ਹੈ। ਤੇ ਜਿਹੜੇ ਵੀ ਵਿਦਿਆਰਥੀਆਂ ਨੂੰ ਕੁਛ doubt ਹੈ ਤੇ ਉਹ ਜ਼ਰੂਰ ਸਾਡੀ explanation video ਦੇਖੇ ਅਸੀਂ ਇੱਕ ਇੱਕ line ਨੂੰ ਬਹੁਤ ਹੀ detail ਵਿੱਚ explain ਕੀਤਾ ਹੈ, ਜੰਗ ਦਾ ਹਾਲ ਠੀਕ ਹੈ ਜੀ, ਹੁਣ ਸਾਡਾ ਕਵਿਤਾ ਦਾ ਜਿਹੜਾ part ਹੈ ਉਹ ਪੂਰਾ ਹੋ ਚੁੱਕਿਆ, ਤੇ ਹੁਣ ਹੁਣ ਅਸੀਂ ਕਰਾਂਗੇ ਵਾਰਤਕ। ਤੇ ਵਾਰਤਕ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਇਸਦੀ summary ਪੜ੍ਹ ਲਵਾਂਗੇ ਕਿਉਂਕਿ ਕਈ ਕਈ students ਹੈਗੇ ਨੇ ਜਿਹਨਾਂ ਨੇ ਸਾਨੂੰ comment ਕੀਤਾ ਸੀਗਾ ਵੀ ਉਹਨਾਂ ਨੇ summary ਵੀ ਕਰਨੀ ਹੈ ਤੇ ਇਸ ਵਾਰ ਅਸੀਂ summary ਕਰ ਲਵਾਂਗੇ ਤੇ ਤਾਂ ਕਿ ਬਾਕੀ ਦੇ students ਨੂੰ ਵੀ revise ਹੋ ਜਾਏ ਵਾਰਤਕ ਵਿੱਚੋਂ MCQ MCQ ਦਾ ਮਤਲਬ ਹੁੰਦਾ ਤੁਹਾਨੂੰ ਚਾਰ options ਵਾਲੇ question ਆਉਣਗੇ, ਇਸ ਤੋਂ ਇਲਾਵਾ ਤੁਹਾਨੂੰ four ਵਾਕ ਵਾਲੇ ਵੀ question ਆਉਣਗੇ, ਜਿਸਦਾ answer ਤੁਸੀਂ ਪੰਜਾਹ ਛੱਠ ਸ਼ਬਦਾਂ ਵਿੱਚ ਦੇਣਾ ਤੇ ਫਟਾਫਟ ਅਸੀਂ summary ਵਿੱਚ ਦੇਖ ਲੈਂਦੇ ਹਾਂ ਕਿ ਇਸ ਪਾਠ ਵਿੱਚ ਸਾਨੂੰ ਕੀ ਕਿਹਾ ਗਿਆ ਹੈ, ਤੇ ਸਭ ਤੋਂ ਪਹਿਲਾਂ ਦੱਸਿਆ ਗਿਆ ਹੈ ਕਿ ਸਾਨੂੰ ਘਰ ਕੀ ਹੈ ਤੇ ਇਸ ਵਿੱਚ ਸਾਨੂੰ ਹਾਂ ਹਾਂਜੀ ਤੇ ਘਰ ਕੀ ਹੈ ਜਿੱਥੇ ਕ~ ਕਿ ਘਰ ਇੱਟਾਂ ਜਾਂ ਵੱਟਿਆਂ ਤੋਂ ਬਣੇ ਕੋਠੇ ਨੂੰ ਨੀ ਕਹਿੰਦੇ ਘਰ ਤੋਂ ਭਾਵ ਹੈ ਜਿੱਥੇ ਪਿਆਰ ਦੀਆਂ ਸਧਰਾਂ ਪਲਦੀਆਂ ਹਨ, ਜਿੱਥੇ ਬਚਪਨ ਵਿੱਚ ਮਾਂ ਭੈਣ ਅਤੇ ਭਰਾ ਕੋਲੋਂ ਭਰਾ ਕੋਲੋ ਲਾਡ ਹੁੰਦਾ ਹੈ ਤੇ ਜਵਾਨੀ ਵਿੱਚ

ਤੇ ਘਰ ਦੇ ਪਿਆਰ ਤੋਂ ਸਖਣੇ ਜਿਹੜੇ ਬੰਦਿਆਂ ਨੂੰ ਘਰਦਾ ਪਿਆਰ ਮਿਲਿਆ ਨੀ ਹੁੰਦਾ ਉਹਨਾਂ ਦਾ ਸੁਭਾਅ ਖਿਝੂ ਅਤੇ ਝੜੀਅਲ ਹੋ ਜਾਂਦਾ ਹੈ, ਇਸ ਤੋਂ ਬਾਅਦ ਸਾਨੂੰ ਇੱਕ ਬਿਰਧ ਬੀਬੀ ਜੀ ਦੇ ਬਾਰੇ ਦੱਸਿਆ ਗਿਆ ਹੈ ਕਿ ਉਹ ਦੇਖਣ ਨੂੰ ਤੇ ਨੇਕੀ ਤੇ ਉਪਕਾਰ ਦੀ ਮੂਰਤੀ ਲੱਗਦੇ ਹਨ, ਨੇਕੀ ਤੇ ਉਪਕਾਰ ਦੀ ਪੁਤਲੀ ਲੱਗਦੇ ਹਨ but ਉਹਨਾਂ ਦਾ ਸੁਭਾਵ ਉਹ ਬਹੁਤ ਹੀ ਕੜਵਾ ਸੀ ਉਹ ਮਤਲਬ ਕਿ ਬਹੁਤ ਹੀ ਜ਼ਲਦੀ ਚਿੜ ਜਾਂਦੇ ਸਨ ਖਿਝ ਜਾਂਦੇ ਸਨ ਨਿੱਕੀ ਨਿੱਕੀ ਗੱਲ ਤੇ। ਇਸਦਾ ਕਾਰਨ ਕੀ ਸੀ ਕਿ ਉਹਨਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਤੇ ਉਹਨਾਂ ਦੇ ਪਤੀ ਦੀ ਜਵਾਨੀ ਵਿੱਚ ਹੀ ਮੌਤ ਹੋ ਗਈ ਸੀ ਅਤੇ ਉਹਨਾਂ ਦੀ ਕੋਈ ਔਲਾਦ ਸੀ ਤੇ ਇਸ ਤੋਂ ਬਾਅਦ ਸਾਨੂੰ ਭਾਈ ਹੋਣਾ ਦੇ ਬਾਰੇ ਦੱਸਿਆ ਗਿਆ ਹੈ ਕਿ ਇਹਨਾਂ ਦਾ ਜ਼ਿਆਦਾ ਸਮਾਂ ਹੈ,

ਇਸ ਤੋਂ ਬਾਅਦ ਸਾਨੂੰ ਇਹ ਦੱਸਿਆ ਗਿਆ ਹੈ ਇਸ ਪਾਠ ਵਿੱਚ ਕਿ ਮਹਾਂਪੁਰਖਾਂ ਲਈ ਵੀ ਘਰਦਾ ਪਿਆਰ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਸੇ ਫਿਰ ਤੁਹਾਨੂੰ ਕੁਛ ਉਦਾਹਰਨਾਂ ਦਿੱਤੀਆਂ ਗਈਆਂ ਕਿ ਹਜ਼ਰਤ ਮੁਹੰਮਦ ਅਹ ਸਾਹਬ ਜੀ ਦੀ ਜ਼ਿੰਦਗੀ ਵਿੱਚ ਉਹਨਾਂ ਦੀ ਪਤਨੀ ਖਦੀਜ਼ਾ ਦਾ ਬਹੁਤ ਪ੍ਰਭਾਵ ਸੀ ਇਸ ਤੋਂ ਬਾਅਦ ਸਾਨੂੰ ਦੱਸਿਆ ਗਿਆ ਹੈ ਕਾਰਲਾਇਲ ਕਾਰਲਾਇਲ ਚੁੱਪ ਦੇ ਬਾਰੇ ਤੇ ਕਾਫ਼ੀ ਕੁਛ ਲਿਖਿਆ ਹੈ ਪਰ ਉਸਦਾ ਸੁਭਾਅ ਬਹੁਤ ਖਿਝੂ ਤੇ ਸੜੀਅਲ ਸੀ, ਤੇ ਉਹ ਆਪਣੀ ਵਹੁਟੀ ਨੂੰ ਵੀ ਪਿਆਰ ਨਹੀਂ ਸੀ ਕਰਦਾ ਇਸ ਤੋਂ ਬਾਅਦ ਸਾਨੂੰ ਦੱਸਿਆ ਗਿਆ ਕਿ ਘਰਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ ਦਾ ਪਿਆਰ ਵੀ ਪੈਦਾ ਹੁੰਦਾ ਹੈ ਤੇ ਸਿੱਖ ਗੁਰੂ ਸਹਿਬਾਨ ਨੇ ਵੀ ਘਰੋਗੀ ਜੀਵਨ ਉੱਤੇ ਜ਼ੋਰ ਦਿੱਤਾ ਹੈ। ਤੇ ਲੇਖਕ ਅੰਤ ਵਿੱਚ ਸਾਨੂੰ ਇਹ ਕਹਿੰਦੇ ਹਨ ਕਿ ਉਸਨੂੰ ਆਪਣਾ ਪਿੰਡ ਬਹੁਤ ਹੀ ਪਿਆਰਾ ਲੱਗਦਾ ਸੀ ਅਤੇ ਪਿੰਡ ਦੇ ਜਿਹੜੇ ਲੋ~ ਪਿੰਡ ਵਿੱਚ ਜਿਹੜੇ ਵਸਦੇ ਲੋਕ ਜੋ ਹੈ ਉਹ ਹੋਰ ਵੀ ਪਿਆਰੇ ਲੱਗਦੇ ਸਨ।

ਤੇ ਆਓ ਹੁਣ ਅਸੀਂ ਦੇਖਦੇ ਹਾਂ ਕਿ ਕਿਹੜੇ ਕਿਹੜੇ question ਆਉਣਗੇ, ਅਮਨਜੋਤ ਜੀ ਜੇ ਤਿਆਰੀ ਚੰਗੀ ਤਰ੍ਹਾਂ ਕਰਕੇ ਜਾਓਗੇ ਤੇ ਪੇਪਰ ਬਹੁਤ easy ਹੋਏਗਾ ਕਿਉਂਕਿ mostly questions ਉਹੀ ਆਉਣਗੇ ਜੋ ਕਿ ਅਸੀਂ literature ਵਿੱਚੋਂ ਤਾਂ ਉਹੀ question ਆਉਣਗੇ ਜੋ ਕਿ ਅਸੀਂ ਕੀਤੇ ਹੋਏ ਆ। we are from ਮਨਾਲੀ ਹਾਂਜੀ start ਕਰਦੇ ਘਰ ਤੋਂ ਕੀ ਭਾਵ ਹੈ ਤੇ ਇਸ ਵਿੱਚ ਇਸਦਾ ਅਸੀਂ main answer ਕੋਈ ਪੰਜਾਹ ਛੱਠ ਸ਼ਬਦਾਂ ਵਿੱਚ ਲਿਖਣ ਲਿਖ ਸਕਦੇ ਹਾਂ but ਅਸੀਂ ਜਿਹੜੀ ਇੱਥੇ main ਗੱਲ ਲਿਖਣੀ ਹੈ ਕਿ ਘਰ ਰੇਤਾ ਜਾਂ ਵੱਟਿਆਂ ਦੇ ਕੋਠਿਆਂ ਨੂੰ ਨਹੀਂ ਕਹਿੰਦੇ, ਘਰ ਉਹ ਥਾਂ ਹੈ ਜਿੱਥੇ ਮਨੁੱਖ ਦੇ ਪਿਆਰ ਦੀਆਂ ਸਧਰਾਂ ਪਲਦੀਆਂ ਹਨ, ਫਿਰ ਉਸ ਤੋਂ ਉਸ ਤੋਂ ਬਾਅਦ ਅਸੀਂ ਲਿਖ ਸਕਦੇ ਹਾਂ ਜਿੱਥੇ ਬਾਲਪਨ ਵਿਚ ਮਾਂ ਭੈਣ ਤੇ ਭਰਾ ਕੋਲੋਂ ਲਾਡ ਹੁੰਦਾ ਹੈ, ਅਤੇ ਜਵਾਨੀ ਵਿਚ ਖਟੀ ਕਮਾਈ ਕਰ ਕੇ ਮੁੜ ਆਉਣ ਨੂੰ ਜੀ ਕਰਦਾ ਹੈ ਇਸ ਤਰ੍ਹਾਂ ਅਸੀਂ ਇਸਦਾ answer ਹੈ ਉਹ ਲਿਖ ਸਕਦੇ ਹਾਂ ਹਾਂਜੀ ਅਸੀਂ most of the cover ਕੀਤੇ ਹੋਏ ਆ।

ਤੇ ਇਸ ਤਰ੍ਹਾਂ ਹੁੰਦਾ ਹੈ ਕਿ ਮ~ ਇਸ ਤਰ੍ਹਾਂ ਕਿ ਕੇਂਦਰ ਇਸ ਕਰਕੇ ਹੁੰਦਾ ਕਿਉਂਕਿ ਜਿਹੜਾ ਮਨੁੱਖ ਦਾ ਆਚਰਣ ਆ ਉਹ ਬਣਦਾ ਹੀ ਘਰ ਵਿੱਚ ਹੈ ਅਤੇ ਘਰ ਦੇ ਪਿਆਰ ਨਾਲ ਮਨੁੱਖ ਵਿੱਚ ਪਿਆਰ, ਨਿਮਰਤਾ ਤੇ ਹਮਦਰਦੀ ਵਾਲੇ ਗੁਣ ਹੈ ਉਹ ਪੈਦਾ ਹੁੰਦੇ ਹਨ। ਤੇ ਇਸਨੂੰ ਤੁਸੀਂ detail ਵਿੱਚ explain ਕਰਕੇ ਲਿਖ ਸਕਦੇ ਹੋ ਅਸੀਂ ਸਿਰਫ਼ answer ਦੱਸ ਰਿਹਾਂ, ਜੇ ਕਿਸੇ ਨੇ detail ਵਿੱਚ answer ਦੇਖਣੇ ਹੈ ਤਾਂ ਉਹ ਸਾਡੀ videos ਵਿੱਚ detail answer ਵੀ ਜਿਸ ਤਰ੍ਹਾਂ ਤੁਸੀਂ answer ਕਰ ਸਕਦਾ ਹੈ। ਇੱਥੇ ਅਗੇਤਰ ਪਿੱਛੇਤਰ grammar ਦੇ ਜਿਹੜੇ ਵੀ topics ਆ ਮੁਹਾਵਰੇ ਉਹਨਾਂ ਬਾਰੇ please ਕੋਈ student ਹਾਲੇ comment ਨਾ ਕਰੇ ਕੱਲ੍ਹ ਨੋਂ ਵਜੇ ਉਸਦੀ ਹੀ class ਹਾਂਜੀ ਅਗਲਾ question ਹੈ ਹਾਂ ਤੇ ਹਾਂ ਤੇ ਇੱਕ ਬਿਰਧ ਬੀਬੀ ਜੀ ਦਾ ਸੁਭਾਅ ਕਿਹੋ ਜਿਹਾ ਸੀ, ਇਹ ਅਸੀਂ ਪਹਿਲਾਂ ਹੀ ਚੁੱਕੇ ਹਾਂ ਕਿ ਉਹਨਾਂ ਦਾ ਸੁਭਾਅ ਬਹੁਤ ਹੀ ਕੜਵਾ ਸੀ ਉਹ ਨਿੱਕੀ ਨਿੱਕੀ ਗੱਲ ਤੇ ਖਿਝ ਪੈਂਦੇ ਸਨ ਕਿਉਂਕਿ ਉਹਨਾਂ ਨੂੰ ਘਰਦਾ ਪਿਆਰ ਨਹੀਂ ਸੀ ਮਿਲਿਆ। ਇਸਨੂੰ ਤੁਸੀਂ detail ਵਿੱਚ ਕਿਸ ਤਰ੍ਹਾਂ ਲਿਖ ਸਕਦੇ ਹੋ ਕਿ ਇਸ ਇਸ ਤੋਂ ਬਾਅਦ ਤੁਸੀਂ ਲਿਖ ਸਕਦੇ ਹੋ ਕਿ ਉਹਨਾਂ ਦੇ ਪਤੀ ਦੀ ਜਵਾਨੀ ਵਿੱਚ ਵੀ ਮੌਤ ਹੋ, ਜਵਾਨੀ ਵਿੱਚ ਹੀ ਮੌਤ ਹੋ ਗਈ ਤੇ ਉਹਨਾਂ ਦੀ ਕੋਈ ਔਲਾਦ ਨਹੀਂ ਸੀ।

ਘਰਦੇ ਪਿਆਰ ਨਾਲ ਉਹ ਪ੍ਰਮਾਤਮਾ ਦੇ ਪਿਆਰ ਵੱਲ ਪ੍ਰੇਰੇ ਜਾਂਦੇ ਹਨ।

ਮਾਤਾ ਨਾਲ ਮਿਲਾਪ ਦਾ ਦ੍ਰਿਸ਼ ਕਿਹੋ ਜਿਹਾ ਚਿੱਤਰਿਆ, ਇਸ ਵਿੱਚ ਅਸੀਂ ਲਿਖ ਸਕਦੇ ਹਾਂ ਕਿ ਭਾਈ ਜਦੋਂ ਗੁਰੂ ਜੀ ਪ੍ਰਦੇਸ਼ ਯਾਤਰਾ ਕਰਕੇ ਪਰਤੇ ਤਾਂ ਬਾਹਰ ਖੂਹ ਤੇ ਬੈਠ ਗਏ ਤੇ ਬਾਹਰ ਤੇ ਭਾਈ ਮਰਦਾਨਾ ਜੀ ਨੂੰ ਘਰਦਿਆਂ ਦੀ ਖ਼ਬਰ ਲੈਣ ਭੇਜ ਦਿੱਤਾ। ਤੇ ਮਾਤਾ ਤ੍ਰਿਪਤਾ ਜੀ ਨੇ ਉਹਨਾਂ ਦਾ ਭਾਈ ਮਰਦਾਨਾ ਜੀ ਤੋਂ ਪੁੱਛਿਆ ਗੁਰੂ ਜੀ ਮਾਤਾ ਤ੍ਰਿਪਤਾ ਮ~ ਗੁਰੂ ਜੀ ਮਾਤਾ ਜੀ ਦੇ ਚਰਨਾਂ ਉੱਤੇ ਡਿੱਗ ਕੇ ਰੋਏ ਤੇ ਉਹ ਅਥਰੂ ਹਜ਼ਾਰ ਗਿਆਨ ਧਿਆਨ ਦਾ ਨਿਚੋੜ ਸਨ।

ਤੇ ਅਗਲਾ ਮੁਹੰਮਦ ਸ਼ਾਹ ਦੀ ਜ਼ਿੰਦਗੀ ਵਿੱਚ ਬੀਬੀ ਖ਼ਦੀਜਾ ਕਿਵੇਂ ਵਿਚਰਦੀ ਸੀ ਤੇ ਇਸ ਵਿੱਚ ਅਸੀਂ main ਗੱਲ ਇਹ ਲਿਖਣੀ ਕਿ ਬੀਬੀ ਖ਼ਦੀਜਾ ਜੀ ਨੇ ਔਖੇ ਵੇਲੇ ਇੱਕ ਔਖੇ ਵੇਲੇ ਮੁਹੰਮਦ ਸ਼ਾਹ ਦੀ ਮਦਦ ਕੀਤੀ ਅਤੇ ਉਹਨਾਂ ਦਾ ਹੌਸਲਾ ਵਧਾਇਆ। ਤੇ ਉਹਨਾਂ ਦਾ ਸਿਰ ਆਪਣੇ ਪੱਟਾਂ ਉੱਤੇ ਰੱਖਕੇ ਉਹਨਾਂ ਦੇ ਸਭ ਥਕੇਵੇਂ ਦੂਰ ਕਰ ਕਰ ਦਿੰਦੇ ਸੀ ਤੇ ਇਸ ਤਰ੍ਹਾਂ ਅਸੀਂ ਇਸਦਾ answer ਆ ਉਹ ਕਰ ਸਕਦੇ ਹਾਂ। ਤੇ ਅਗਲਾ question ਕਾਰਲਾਈਲ ਤੋਂ ਰਿਲੇ~ related ਹੈ ਕਿ ਕਾਰਲਾਈਲ ਦਾ ਆਪਣੀ ਪਤੀ ਨਾਲ ਆਪਣੀ ਪਤਨੀ ਨਾਲ ਵਤੀਰਾ ਕਿਹੋ ਜਿਹਾ ਸੀ ਤੇ ਕਾਰਲਾਈਲ ਦਾ ਆਪਣੀ ਪਤਨੀ ਨਾਲ ਵਤੀਰਾ ਬਹੁਤ ਬੁਰਾ ਸੀ। ਤੇ ਜਦੋਂ ਪਤਨੀ ਬੂਹਾ ਖੋਲਦੀ ਸੀ ਤਾਂ ਉਹ ਖਿਝ ਕੇ ਆਪਣੀ ਪਤਨੀ ਨੂੂੰ ਖਾਣ ਨੂੰ ਪੈਂਦਾ ਤੇ ਤ੍ਰਾਹ ਕੇ ਤ੍ਰਾਹ ਕੇ ਦਾ ਅਰਥ ਹੁੰਦਾ ਹੈ ਡਰਾ ਕੇ ਬਾਹਰ ਕੱਢ ਦਿੰਦਾ ਤੇ ਉਸਦੀ ਉਹ ਕਿਉਂ ਇਸਦਾ ਕੀ ਕਾਰਨ ਸੀ, ਇਸਦਾ ਕਾਰਨ ਸੀ ਕਿ ਉਹ ਆਪਣੀ ਪਤਨੀ ਨੂੰ ਪਿਆਰ ਨਹੀਂ ਸੀ ਕਰਦਾ ਤੇ ਨਾ word limit ਦਾ ਧਿਆਨ ਰੱਖਣਾ ਸੱਤ ਅੱਠ ਲਾਇਨਾਂ ਵਿੱਚ detail ਵਿੱਚ explain ਕਰਕੇ ਲਿਖਣਾ ਹੈ ਤੇ ਅਗਲਾ question ਹੈ ਕਿ ਘਰਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ ਦਾ ਪਿਆਰ ਪੈਦਾ ਹੁੰਦਾ ਹੈ ਇਸ ਕਥਨ ਦੀ ਵਿਆਖਿਆ ਕਰੋ। ਤੇ ਇਹ ਬਿਲਕੁਲ ਸਹੀ ਕਥਨ ਹੈ ਕਿ ਘਰਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ ਦਾ ਪਿਆਰ ਪੈਦਾ ਹੁੰਦਾ ਹੈ ਕਿਉਂਕਿ ਜਿਹੜਾ ਮਨੁੱਖ ਘਰ ਵਾਲੇ ਘਰ ਵਾਲਿਆਂ ਨੂੰ ਪਿਆਰ ਨਹੀਂ ਕਰਦਾ ਤੇ ਉਸ ਵਿੱਚ ਸਮਾਜ ਅਤੇ ਦੇਸ ਦਾ ਪਿਆਰ ਵੀ ਪੈਦਾ ਨਹੀਂ ਹੁੰਦਾ। ਅਗਲਾ question ਹੈ ਬਿਲਕੁਲ ਠੀਕ ਹੈ ਪ੍ਰਿਆ ਜੀ ਤੁਹਾਡਾ answer ਅਸਮੀਤ ਜੀ ਵੀ ਬਿਲਕੁਲ ਸਹੀ ਉੱਤਰ ਹੈ ਉਹ ਦੇ ਅਹ ਦੇ ਰਹੇ ਆ। ਤੇ ਅਗਲਾ ਹੈ question ਘਰ ਘਟ ਰਹੇ ਹਨ ਤੇ hotel ਵੱਧ ਰਹੇ ਹਨ ਲੇਖਕ ਅਨੁਸਾਰ ਸਦਾਚਾਰਕ ਜੀਵਨ ਤੇ ਇਸਦਾ ਕੀ ਪ੍ਰਭਾਵ ਪੈ ਰਿਹਾ, ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ ਕਿ ਅੱਜ ਕੱਲ੍ਹ ਲੋਕ ਹੋਟਲਾਂ ਦੀ ਰਹਿਣੀ ਨੂੰ ਪਸੰਦ ਕਰ ਰਹੇ ਹਨ ਜਿਸ ਨਾਲ ਘਰੋਗੀ ਜ਼ਿੰਮੇਵਾਰੀ, ਮਿਠਾਸ, ਨਿਮਰਤਾ ਵਾਲੇ ਗੁਣ ਘੱਟ ਰਹੇ ਹਨ ਅਤੇ ਘਰੋਗੀ ਜੋ ਕਿ ਇਹ ਘਰੋਗੀ ਆਚਰਨ ਤੋਂ ਹੀ ਉਭਰ ਗਿਆ ਤੇ ਅਸੀਂ answer ਦੱਸ ਦਿੱਤਾ ਹੈ, ਪਰ ਤੁਸੀਂ detail ਵਿੱਚ ਇਹ ਤੇ ਮਨੁੱਖ ਦੇ ਧਾਰਮਿਕ ਰੁਚੀਆਂ ਨੂੰ ਬਲਵਾਨ ਬਣਾਉਣ ਵਿੱਚ ਘਰਦੇ ਪਿਆਰ ਦਾ ਕੀ ਮਹੱਤਵ ਹੈ ਕਿ ਬਹੁਤ ਮਹੱਤਵ ਹੈ ਕਿਉਂਕਿ ਘਰ ਵਿੱਚ ਜੀਵਨ ਦੀ ਨੀਂਹ ਘਰ ਘਰ ਵਿੱਚ ਹੀ ਰੱਖੀ ਜਾ ਸਕਦੀ ਹੈ। ਤੇ ਬੱਚਿਆਂ ਨਾਲ ਰਲ ਕੇ ਪਾਠ ਕਰਨਾ ਤੇ ਅਰਦਾਸ ਕਰਨਾ ਬਹੁੁਤ ਹੀ ਘੱਟ ਦੇਖਿਆ ਜਾਂਦਾ ਹੈ ਅਗਲਾ question ਹੈ ਲੇਖਕ ਨੇ ਆਪਣੇ ਪਿੰਡ ਦੀ ਝਾਕੀ ਦਾ ਦ੍ਰਿਸ਼ ਕਿਹੋ ਜਿਹਾ ਚਿਤਰਿਆ ਹੈ, ਬਿਆਨ ਕਰੋ, ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ ਜਦੋਂ ਲੇਖਕ ਰਾਵਲਪਿੰਡੀ ਵਿੱਚ ਪੜ੍ਹਦਾ ਸੀ ਤਾਂ ਐਤਵਾਰ ਕ~ ਐਤਵਾਰ ਕੱਟਣ ਆਪਣੇ ਪਿੰਡ ਜਾਂਦਾ ਸੀ ਤੇ ਟਿੱਬੇ ਕੋਲ ਅਹ ਠਹਿਰ ਜਾਂਦਾ ਸੀ ਅਤੇ ਟਿੱਬੇ ਕੋਲ ਠਹਿਰ ਕੇ ਉਹ ਆਪਣੇ ਪਿੰਡ ਨੂੰ ਦੇਖਦਾ ਸੀ, ਤੇ ਮੁੜਦੀ ਵਾਰ ਵੀ ਆਪਣੇ ਪਿੰਡ ਨੂੰ ਬਾਰ ਬਾਰ ਦੇਖਦਾ ਸੀ ਤੇ ਇਸ ਤਰ੍ਹਾਂ ਅਸੀਂ ਇਸਦਾ answer ਹੈ ਉਹ ਲਿਖ ਸਕਦੇ thank you ਸੋਨੀ ਜੀ ਬਹੁਤ ਹੀ ਵਧੀਆ comment ਤੁਸੀਂ ਕੀਤਾ ਹੈ thank you ਤੇ ਹੁਣ ਅਸੀਂ ਕਰਾਂਗੇ MCQ ਜੋ ਕਿ ਆਉਣੇ ਹਨ ਅਹ ਸਾਨੂੰ ਵਾਰਤਕ ਵਿੱਚੋਂ ਪੰਜ MCQ ਆਉਣੇ ਹਨ ਤੇ ਅਸੀਂ ਪੰਜ ਵਿੱਚੋਂ ਚਾਰ ਦਾ ਉੱਤਰ ਦੇਣਾ ਤੇ most likely ਕੀ ਹੋਏਗਾ ਕਿ ਹਰ ਵਾਰਤਕ ਵਿੱਚੋਂ ਇੱਕ ਇੱਕ question ਹੈ ਉਹ ਆਏਗਾ, ਤੇ ਆਓ ਫਟਾਫਟ ਇਸਦਾ answer comment box ਵਿੱਚ ਦਿੰਦੇ ਰਹੋ।

one a one b one c ਇਸ ਤਰ੍ਹਾਂ shortcut ਵਿੱਚ ਇਸ ਤਰ੍ਹਾਂ ਉੱਤਰ ਦੇ ਦਓ ਪਰ ਪੇਪਰ ਵਿੱਚ ਕਿਸ ਤਰ੍ਹਾਂ ਲਿਖੋਗੇ, ਉੱਤਰ ਇੱਕ suppose ਕਿ ਇਸਦਾ ਉੱਤਰ ਹੈ ਪ੍ਰਿੰਸੀਪਲ ਤੇਜਾ ਸਿੰਘ ਫਿਰ a option ਹੋਏਗੀ ਪੇਪਰ ਵਿੱਚ a ਪ੍ਰਿੰਸੀਪਲ ਤੇਜਾ ਸਿੰਘ, ਇਸ ਤਰ੍ਹਾਂ ਪੇਪਰ ਵਿੱਚ ਤੁਸੀਂ ਪੂਰਾ ਲਿਖਣਾ। ਤੇ ਹੁਣ ਜਦੋਂ comment box ਵਿੱਚ ਦੇ ਰਹੇ ਹੋ ਉੱਤਰ ਤੇ one a one b question number ਘਰਦਾ ਪਿਆਰ ਕਿਸਦਾ ਰਚਨਾ ਹੈ, ਇਸਦਾ ਉੱਤਰ ਹੈ ਪ੍ਰਿੰਸੀਪਲ ਤੇਜਾ ਸਿੰਘ ਅਗਲਾ ਪ੍ਰਸ਼ਨ ਹੈ ਮਨੁੱਖ ਦੀ ਸ਼ਖ਼ਸੀ ਰਹਿਣੀ ਦਾ ਕੇਂਦਰ ਕਿਹੜੀ ਥਾਂ ਹੈ, ਮਨੁੱਖ ਦੀ ਸ਼ਖ਼ਸੀ ਰਹਿਣੀ ਦਾ ਕੇਂਦਰ ਕਿਹੜੀ ਥਾਂ ਹੈ? ਹਾਂਜੀ ਜਸ਼ਨਦੀਪ ਹਾਂਜੀ ਕਿੰਗ i know answer ਹੈ ਪਰ ਮੈਂ ਕਿਉਂਕਿ i was the asking the question to the students, so that is why i said so, so hope you understand question ਜਸ਼ਨਦੀਪ we are done for this chapter. We will be for the other chapters, Don't worry ਅਹ second ਦਾ answer ਹੈ ਸੱਸਾ ਘਰ, ਬਿਰਧ ਬ~ ਬਿਰਧ ਬੀਬੀ ਜੀ ਕਿਸਦੀ ਪੁਤਲੀ ਸਨ, ਫਟਾਫਟ ਸਾਨੂੰ ਇਸਦਾ answer ਦੇ ਦਓ। ਬਿਰਧ ਬੀਬੀ ਜੀ ਕਿਸਦੀ ਪੁਤਲੀ ਸਨ options ਵੀ ਆ ਰਹੇ ਨੇ, ਤੇ ਜਦੋਂ option ਹਨਾ ਸਿਰਫ਼ a, b, c, d ਨਾ ਲਿਖੋ three a, three b, three c, three d ਇਸ ਤਰ੍ਹਾਂ ਲਿਖੋ ਹਾਂਜੀ third ਦਾ option ਹੈ b ਅਸਮੀਤ ਜੀ ਨੇ ਬਿਲਕੁਲ ਠੀਕ ਉੱਤਰ ਦਿੱਤਾ ਕਿ

ਵਧੀਆ ਜਿਹੇ comment ਦੇ ਲਈ ਤੇ thank you ਤੁਹਾਡਾ ਬਹੁਤ ਬਹੁਤ। ਹਾਂਜੀ four ਦਾ answer ਦਿਓ। Four ਦਾ answer ਹੈ c ਘਰ ਵਿੱਚ ਗ੍ਰਿਹਸਥ ਜੀਵਨ ਨੇ ਕਿਹਨਾਂ ਤੇ ਜ਼ੋਰ ਦਿੱਤਾ ਤੇ ਅਸੀਂ ਦੱਸਿਆ ਵੀ ਸੀਗਾ ਹੁਣੇ summary ਵਿੱਚ। ਪਿਊਸ ਜੀ depend ਕਰਦਾ ਕਿ ਤੁੁਸੀਂ ਕਿੰਨਾ ਇਸ session ਵਿੱਚ ਜਾਂ ਇੱਕ ਦੋ ਦਿਨਾਂ ਵਿੱਚ ਕਰ ਪਾਉਂਦੇ ਹੋ ਤੁਸੀਂ ਚੰਗੇ ਨੰਬਰਾਂ ਤੋਂ ਪਾਸ ਹੋ ਸਕਦੇ ਹੋ ਚੰਗੀ ਤਰ੍ਹਾਂ ਪੜ੍ਹ ਕੇ thank you ਕਿੰਗ ਜੀ ਵਧੀਆ ਜਿਹੇ comment ਦੇ ਲਈ fifth ਦਾ answer ਦੱਸ ਦਓ। Fifth ਦਾ answer ਹੈ b ਅਹ ਸੱਸਾ ਐੜਾ sorry ਫਿਫ~ ਅਹ ਦੋਹਾਂ ਨੇ ਹਾਂਜੀ ਤੇ sixth option, sixth ਤੇ ਬਹੁਤ ਹੀ easy ਆ, ਮਨੁੱਖ ਦਾ ਆਚਰਣ ਕਿੱਥੇ ਬਣਦਾ ਹੈ ਘਰ ਵਿੱਚ, ਸਿੱਖ ਗੁਰੂਆਂ ਨੇ ਕਿਸ ਤੇ ਜ਼ੋਰ ਦਿੱਤਾ। ਘਰੋਗੀ ਜੀਵਨ seven ਦਾ b ਤੇ eighth question ਦੇਖਦੇ ਹਾਂ ਠੀਕ ਹੈ eighth ਦਾ answer ਦੇ ਦਓ ਸਾਨੂੰ ਥੋੜ੍ਹਾ ਵੱਡਾ ਇਹਦਾ answer ਹੈ ਨੀ ਕਰ ਰਹੇ ਕਿਉਂਕਿ ਤੁਹਾਡੀ screen ਤੇ clear ਹਾਂਜੀ eighth ਦਾ answer clear ਆ ਰਿਹਾ ਤੁਹਾਡੀ screen ਤੇ ਸਤਿ ਸ੍ਰੀ ਅਕਾਲ ਜੀ। ਹਾਂਜੀ। Eighth ਦਾ answer ਹੈ d ਜਿਸਨੂੰ ਕਦੇ ਘਰਦਾ ਪਿਆਰ ਨਹੀਂ ਮਿਲਿਆ। ਹਾਂਜੀ ਅਗਲਾ question ਦੇਖਦੇ ਹਾਂ thank you for the lovely comment ਹਾਂ ਕੌਣ ਆਪਣੀ ਪਤਨੀ ਨੂੰ ਪਿਆਰ ਨਹੀਂ ਸੀ ਕਰਦਾ, ਲੇਖਕ ਕਾਰਲਾਈਲ, ਸਦਾਚਾਰੀ ਜਾਂ ਦੁਰਾਚਾਰੀ Hello ਹਾਂਜੀ ninth ਦਾ answer ਦੇ ਦਓ nine ਦਾ answer d ਕਾਰਲਾਈਲ ਕਾਰਲਾਈਲ ਆਪਣੀ ਪਤਨੀ ਨੂੰ ਪਿਆਰ ਨਹੀਂ ਸੀ ਕਰਦਾ। ਹਾਂਜੀ tenth ਵੀ tenth ਦਾ ਵੀ answer b ਹੈ ਤੇ ਜੀ ਨੇ ਦੇ ਦਿੱਤਾ tenth ਦਾ answer b ਹੈ hello ਕਾਰਲਾਈਲ ਦੀ ਕਲਮ ਕਰਦੇ ਸੀ ਅਗਲਾ question ਕਾਰਲਾਈਲ ਕਿਸ ਵਿਸ਼ੇ ਉੱਤੇ ਸਿੱਖਿਆ ਦਿੰਦੇ। ਰਮਨ ਜੀ ਤੁਸੀਂ ਕਹਿ ਰਹੇ ਹੋ, ਦਸ ਦੇ ਉੱਪਰ ਤੁਹਾਡਾ question ਹੋ ਗਿਆ ਹਾਂਜੀ ਐਤਕੀ ਜੀ ਅਸੀਂ plus-two ਦੀ history ਨਹੀਂ ਕਰਵਾ ਰਹੇ sorry for that ਹਾਂਜੀ PSEB ਦੀ history ਅਸੀਂ ਕਰਵਾ ਰਹੇ twelfth ਦੀ sorry Chapter explanation ਅ~ ਅਮਰਿੰਦਰ ਜੀ ਅਸੀਂ ਨਾਲ ਦੀ ਨਾਲ ਕਰ ਵੀ ਰਹੇ ਹਾਂ but ਜੇ ਤੁਸੀਂ ਹੋਰ detail ਵਿੱਚ ਸਮਝਣਾ ਹੈ ਤਾਂ ਸਾਡੇ explanation video ਦੇਖ ਲਓ ਹਰ chapter ਦਾ link description ਵਿੱਚ ਹਾਂਜੀ eleven ਦਾ answer ਹੈ c thank you ਅਸ਼ੋਕ ਕੁਮਾਰ। ਹਾਂਜੀ। Thank you ਵਧੀਆ ਵਧੀਆ comments ਆ ਰਹੇ ਨੇ ਤੇ eleven ਦਾ answer ਹੈ ਕਾਰਲਾਈਲ ਨੇ ਸਿੱਖਿਆ ਦਿੱਤੀ ਚੁੱਪ ਦੇ ਵਿਸ਼ੇ ਤੇ, ਹਾਂਜੀ। ਤੇ ਫਟਾਫਟ ਅਸੀਂ ਥੋੜ੍ਹੇ questions ਕਰ ਦਿੰਦੇ ਹਾਂ ਫਟਾਫਟ lot of things to cover in of time ਕਿਸਦੇ ਪਿਆਰ ਤੋਂ ਸੰਸਾਰ ਅਤੇ ਦੇਸ ਦਾ ਪਿਆਰ ਪੈਦਾ ਹੁੰਦਾ ਹੈ ਘਰਦੇ ਪਿਆਰ ਤੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਸਾਥੀ ਕੌਣ ਸਨ, ਭਾਈ ਮਰਦਾਨਾ ਜੀ ਹਾਂਜੀ ਤੇ ਘਰਦੇ ਪਿਆਰ ਵਾਰਤਕ ਵਿੱਚ ਰਾਵਲਪਿੰਡੀ ਵੜਨ ਸਮੇਂ ਹਫ਼ਤੇ ਹਰ ਹਫ਼ਤੇ ਲੇਖਕ ਐਤਵਾਰ ਕੱਟਣ ਲਈ ਕਿੱਥੇ ਜਾਂਦਾ ਸੀਗਾ ਆਪਣੇ ਪਿੰਡ ਜਾਂਦਾ ਸੀਗਾ। ਭਾਈ ਹੋਰਾਂ ਨੇ ਆਪਣੀ ਸਾਰੀ ਜ਼ਿੰਦਗੀ ਕਿਵੇਂ ਟਪਾ ਦਿੱਤੀ ਹੈ, ਮੋਟਰ ਗੱਡੀਆਂ ਦੇੇ ਸਫ਼ਰ ਵਿੱਚ। ਅੱਜ ਕੱਲ੍ਹ ਬਹੁਤ ਸਾਰੇ ਦੁਰਾਚਾਰੀ ਦਾ ਕਾਰਨ ਕਿਹੜੀ ਵਸੋਂ ਦਾ ਘਾਟਾ ਹੈ, ਘਰੋਗੀ ਵਸੋਂ ਦੀ। ਸਾਰੇ ਜਹਾਨ ਨੂੰ ਗਾਹ ਕੇ ਕਮਾਈ ਕਰਕੇ ਕਿੱਥੇ ਆਉਣ ਦਾ ਜੀਅ ਕਰਦਾ ਹੈ ਤੇ ਇਸਦਾ answer ਹੈ ਘਰ। ਅੱਛਾ ਅਸੀਂ ਕਰਾ ਰਹੇ ਹਾਂ ਜੀ ਅਸੀਂ ਕਵਿਤਾਵਾਂ ਸਾਰੀਆਂ ਕਰ ਚੁੱਕੇ ਹਾਂ, ਹੁਣ ਅਸੀਂ ਵਾਰਤਕ ਕਰ ਰਹੇ ਹਾਂ ਘਰਦਾ ਪਿਆਰ, ਵਾਰਤਕ ਤੋਂ ਬਾਅਦ ਅਸੀਂ ਕਹਾਣੀਆਂ ਕਰਾਂਗੇ, ਫਿਰ ਇਕਾਂਗੀ ਕਰਾਂ~ ਹਾਂਜੀ ਲੇਖਕ ਦੇ ਪਿੰਡ ਦਾ ਕੀ ਨਾਂ ਫਟਾਫਟ ਦੱਸ ਦਓ ਸਾਨੂੰ। ਅਹ ਲੇਖਕ ਦੇ ਪਿੰਡ ਦਾ ਕੀ ਨਾਂ ਹੈ question number eighteen Yes ਪ੍ਰਿਆ ਜੀ ਦਾ answer ਬਿਲਕੁਲ ਠੀਕ ਹੈ ਦਾ ਵੀ answer ਠੀਕ ਹੈ ਹੁਣ ਅਸੀਂ ਆਉਂਦੇ ਹਾਂਂ question number nineteen ਪ੍ਰਦੇਸ਼ ਯਾਤਰਾ ਤੋਂ ਬਾਅਦ ਆਉੁਣ ਤੋਂ ਬਾਅਦ ਕਿੱਥੇ ਜਾਂਦੇ ਹਨ ਤੇ ਅਸੀਂ ਦੱਸਿਆ ਵੀ ਸੀਗਾ ਕਿ ਇਹ ਵੀ ਲੇਖ ਸਤਿ ਸ੍ਰੀ ਅਕਾਲ ਜਿੰਮੀ ਹਾਂਜੀ ਇਹ nineteen ਤੇ nineteen ਦਾ answer ਹੈ ਕਿੱਥੇ ਜਾਂਦੇ ਬਾਹਰ ਖੂਹ ਤੇ ਬਹਿ ਜਾਂਦੇ ਆ। ਹਜ਼ਰਤ ਮੁਹੰਮਦ ਸਾਹਬ ਦੀ ਜ਼ਿੰਦਗੀ ਵਿੱਚ ਕਿਸਦਾ ਅਸਰ ਸੀ ਆਪਣੀ ਬੀਬੀ ਖ਼ਦੀਜਾ ਦਾ, ਆਪਣੀ ਬੀਵੀ ਖ਼ਦੀਜਾ ਦਾ twenty ਦਾ answer ਹੈ d, question ਨੂੰ ਧਿਆਨ ਨਾਲ ਦੇਖ ਲਓ screen ਤੇ ਧਿਆਨ ਰੱਖੋ ਠੀਕ ਹੈ। ਅੱਜ ਕੱਲ੍ਹ ਬਹੁਤ ਸਾਰੇ ਦੁਰਾਚਾਰੀ ਦਾ ਕੀ ਕਾਰਨ ਹੈ, ਘਰੋਗੀ ਵਸੋਂ ਦਾ ਘਾਟਾ ਤੇ ਬਾਜ਼ਾਰੀ ਰਹਿਣੀ ਬਹਿਣੀ ਦਾ ਵਾਧਾ। ਚਰਿੱਤਰ ਦੀ ਉਸਾਰੀ ਲਈ ਕਿਹੜੀ ਚੀਜ਼ ਮਹੱਤਵਪੂਰਨਪੂਰਨ ਪੂਰਨ ਹੈ ਘਰ ਦਾ ਪਿਆਰ ਜਿਹਨਾਂ ਨੂੰ ਘਰਦਾ ਪਿਆਰ ਨਹੀਂ ਮਿਲਿਆ ਹੁੰਦਾ, ਉਹਨਾਂ ਦਾ ਸੁਭਾਅ ਕਿਹੋ ਜਿਹਾ ਹੁੰਦਾ ਤੇ ਉਹਨਾਂ ਦਾ ਸੁਭਾਅ ਹੁੰਦਾ ਹੈ ਸੜੀਅਲ ਅਤੇ ਖਿਝੂ। ਠੀਕ ਹੈ ਜੀ ਹੁਣ ਅਸੀਂ ਕਰ ਰਹੇ ਆਪਣੀ ਅ~ ਅਗਲੀ ਵਾਰਤਕ ਤੇ ਜਿਸਦਾ ਨਾਂ ਹੈ ਬੋਲੀ, ਠੀਕ ਹੈ ਜੀ ਹੁਣ ਥੋੜ੍ਹਾ ਬਹੁ~ ਥੋੜ੍ਹੀ ਬਹੁਤ ਅਸੀਂ ਇਸਦੀ ਨਾ summary ਕਰ ਰਹੇ ਹਾਂਂ ਤੇ ਪੂਰਾ explanation ਵੀ important ਹੁੰਦੀ ਆ ਤੇ ਧਿਆਨ ਨਾਲ ਇਸਨੂੰ

ਪਰ ਬਹੁਤ ਹੀ ਘੱਟ chance ਹੁੰਦੇ ਆ ਹਾਂਜੀ long question ਅਸੀਂ ਕਰਵਾ ਦਿੱਤੇ ਹੈਗੇ ਨੇ ਘਰਦਾ ਪਿਆਰ ਤੇ ਹੁਣ ਅਸੀਂ ਬੋਲੀ ਕਰ ਰਹੇ ਹਾਂ। ਅਹ for doubts there would be special class seven to eight. Please note your doubt and we would be taking in another class ਹਾਂਜੀ ਬੋਲੀ ਤੇ ਇਸ ਵਿੱਚ ਸਾਨੂੰ ਇਹ ਦੱਸਿਆ ਗਿਆ ਕਿ ਮੈਂ ਮਨੁੱਖ ਦੇ ਚ~ ਸਰੀਰ ਦਾ ਚੱਕਰ ਆ ਤੇ ਜਿਸ ਤਰ੍ਹਾਂ ਮਨੁੱਖ ਦੇ ਸਰੀਰ ਦਾ ਚੱਕਰ ਆ, ਬੋਲੀ ਮਨੁੱਖ ਦੀ ਆਤਮਾ ਦਾ ਚੱਕਰ ਹੈ ਤੇ ਉਸ ਤੋਂ ਬਾਅਦ ਸਾਨੂੰ ਇਹ ਦੱਸਿਆ ਗਿਆ ਕਿ ਅਣਬੋਲਿਆ ਮਨੁੱਖ ਕਿ ਜਿਹੜਾ ਮਨੁੱਖ ਬੋਲਦਾ ਹੀ ਨੀ। ਤੇ ਉਹ ਬੂਹੇ ਬੰਦ ਮਕਾਨ ਦੀ ਤਰ੍ਹਾਂ ਤੇ ਇਸ ਤੋਂ ਬਾਅਦ comparison ਕੀਤਾ ਹੋਇਆ ਅਹ ਅੰਨਿਆਂ ਅਤੇ ਗੁੰਗਿਆਂ ਦੇ ਬਾਰੇ, ਤੇ ਇਸ ਵਿੱਚ ਸਾਨੂੰ ਇਹ ਦੱਸਿਆ ਗਿਆ ਕਿ ਅੰਨੇ ਆਮ ਤੌਰ ਤੇ ਸਿਆਣੇ ਤੇ ਦਿਲਚਸਪ ਹੁੰਦੇ ਹਨ ਤੇ ਸਤਿ ਸ੍ਰੀ ਅਕਾਲ ਨੀਲਮ ਜੀ ਅੱਜ ਅਸੀਂ ਜਿਹੜੇ topic ਤੇ ਗੱਲ ਕਰਾਂਗੇ ਉਹ ਹੈਗਾ ਜੀ food delivery online food delivery ਮੈਂ ਤੁਹਾਨੂੰ ਇਹਦੇ ਬਾਰੇ ਦੱਸਣਾ ਚਾਹਾਂਗਾ ਕਿ ਜਿੱਦਾਂ ਕਿ ਤੁਸੀਂ ਜਾਣਦੇ ਹੋ ਜਿੱਦਾਂ ਹੁਣ COVID ਸੀਗਾ COVID ਦੇ ਵਿੱਚ food delivery ਦਾ ਜਿਹੜਾ ਵਾਪਾਰ ਹੈ ਉਹ ਕਈ ਗੁਣਾ ਵੱਧ ਗਿਆ।

Food delivery ਜਿਹੜੀ ਘਰੇ ਕਰਦੇ ਸੀਗੇ home delivery food ਦੀ ਜਿਹੜੀ ਹੁੰਦੀ ਸੀ, ਉਹਨੂੰ ਇੰਨਾ ਵਾਧਾ ਮਿਲਿਆ ਹੈ ਜਿਹਦੇ ਤੋਂ ਇਹ business ਬਹੁਤ ਜ਼ਿਆਦਾ, ਇਹ ਵਾਪਾਰ ਬਹੁਤ ਜ਼ਿਆਦਾ ਵੱਧ ਗਿਆ ਹੈ,

ਇਹਦੀਆਂ ਕੁਛ ਜਿੱਦਾਂ ਆਪਣੀਆਂ ਅਹ ਤੁਸੀਂ ਨਾਂ ਸੁਣਿਆ ਹੋਣਾ ਜਿੱਦਾਂ zomato ਹੈਗਾ swiggy ਹੈਗਾ ਇਹ companies ਨੇ ਲੋਕਾਂ ਇਹਦੇ ਕਾਰਨ ਲੋਕਾਂ ਨੂੰ ਕੰਮ ਵੀ ਮਿਲਿਆ ਹੈ, ਲੋਕਾਂ ਨੂੰ ਨੌਕਰੀਆਂ ਮਿਲ ਗਈਆਂ ਤੇ ਇਹਨੂੰ ਲੋਕੀ ਆਪਣੀ ਮਰਜ਼ੀ ਦੇ ਹਿਸਾਬ ਨਾਲ ਕਰਦੇ ਹੈ ਤੇ food delivery ਦੇ ਤੋਂ ਕੀ ਇਹ ਕੀ ਦੋਨੇਂ ਲੋਕਾਂ ਨੂੰ, ਫ਼ਾਇਦਾ ਇਹਦਾ ਵਾਪਾਰੀ ਨੂੰ ਵੀ ਤੇ ਜਿਹੜਾ ਅਹ ਬੰਦਾ ਆਪਣੇ ਘਰੇ ਖਾਣਾ ਮੰਗਵਾ ਰਿਹਾ ਉਹਨੂੰ ਵੀ ਕਿਉਂਕਿ ਅੱਜ ਕੱਲ੍ਹ ਜਿੱਦਾਂ ਦਾ ਮਾਹੌਲ, ਹੈ ਤੁਹਾਨੂੰ ਪਤਾ ਕੰਮ ਕਾਰ ਦੇ ਕਾਰਨ ਲੋਕਾਂ ਕੋਲ time ਘੱਟ ਹੈ ਤੇ ਕੋਰੋਨਾ ਦੇ ਵਿੱਚ ਲੋਕ ਬਾਹਰ ਨਹੀਂ ਨਿੱਕਲ ਸਕਦੇ ਸੀਗੇ ਤੇ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਫ਼ਾਇਦਾ ਹੋਇਆ ਹੇ ਤੇ companies ਨੂੰ ਇਸ ਚੀਜ਼ ਦਾ companies ਨੇ ਲਾਭ ਬਹੁਤ ਚੁੱਕਿਆ ਹੈ ਜਿਹਦੇ ਕਰਕੇ ਉਹਨਾਂ ਨੇ food delivery ਦੀ ਬਹੁਤ ਜ਼ਿਆਦਾ, ਅਹ ਜਿਹੜੀ ਅਹ ਤੁਸੀਂ ਕਹਿ ਸਕਦੇ ਹੋ ਕਿ ਵਾਪਾਰ ਬਹੁਤ ਜ਼ਿਆਦਾ ਵੱਧ ਗਿਆ ਹੈ ਲੋਕਾਂ ਵਿੱਚ ਇਹਨੂੰ ਲੈ ਕੇ ਖ਼ੁਸ਼ੀ ਵੀ ਹੈ ਇਹਦੇ ਫ਼ਾਇਦੇ ਵੀ ਹੈਗੇ ਹੈ ਕਿ ਲੋਕਾਂ ਨੂੰ ਘਰੇ ਬੈਠੇ ਆਪਣੀ ਪਸੰਦ ਦਾ, ਤੁਸੀਂ ਅਹ ਚੁਣ ਕੇ restaurant ਜਾਂ ਤੁਸੀਂ ਚੁਣ ਕੇ ਕੋਈ ਵੀ ਖਾਣੇ ਦਾ ਸਮਾਨ ਤੁਸੀਂ ਘਰੇ ਮੰਗਵਾ ਸਕਦੇ ਹੋ ਆਪਣੇ ਘਰੇ ਬੈਠੇ ਬੈਠੇ ਤੇ ਕੁਛ companies ਤਾਂ ਸੁਵਿਧਾ ਵੀ ਦਿੰਦੀਆਂ ਨੇ ਕਿ ਉਹ ਵੀਹਾਂ ਮਿੰਟਾਂ ਵਿੱਚ ਜਾਂ ਤੀਹਾਂ ਮਿੰਟਾਂ ਵਿੱਚ ਤੁਹਾਡੇ ਕੋਲ ਖਾਣਾ ਪਹੁੰਚਾ ਦੇਣਗੇ, ਜੇ ਉਹ ਨਹੀਂ ਪਹੁੰਚਾਉਂਦੇ ਤੁਹਾਡਾ ਉਹ ਖਾਣਾ ਮੁਫ਼ਤ ਹੋ ਜਾਂਦਾ ਹੈ ਤੇ ਕਈ ਲੋਕੀ ਇਹਦਾ ਫ਼ਾਇਦਾ ਵੀ ਚੁੱਕਦੇ ਆ ਤੁਸੀਂ ਫਿਰ ਜਦੋਂ ਕਈ ਸਰਾਰਤੀ ਲੋਕੀ ਹੁੰਦੇ ਆ ਜਿਹੜੇ ਪਹਿਲਾਂ ਇਹ ਜਿਹੜਾ ਸੀ ਇਹ ਸਾਰਾ ਸੀਗਾ ਇਹ ਬਾਹਰਲੇ ਦੇਸਾਂ ਦੇ ਵਿੱਚ ਬਹੁਤ ਜ਼ਿਆਦਾ ਸੀਗਾ but ਹੁਣ ਇਹ ਤੁਸੀਂ ਦੇਖੋ ਇਹ ਆਪਣੇ ਭਾਰਤ ਦੇਸ ਦੇ ਵਿੱਚ ਹਰ ਰੋਜ਼ ਇਹ ਲਾ ਲਓ ਤੁਸੀਂ ਅਹ society ਕਹਿ ਦਓ ਜਾਂ ਫਿਰ ਅਹ ਕਿਸੇ ਕੋਈ ਵੀ market ਹੋਊਗੀ ਤਾਂ ਉੱਥੇ ਇਸ ਚੀਜ਼ ਦਾ ਬਹੁਤ ਜ਼ਿਆਦਾ ਵੱਧ ਗਿਆ ਹੈ ਹਰ ਇੱਕ restaurantfood delivery ਦੀ service provide ਕਰਦਾ ਹੈ ਕਿਉਂਕਿ ਉਸਦੇ ਨਾਲ ਹੀ ਉਸਨੂੰ ਫ਼ਾਇਦਾ ਹੁੰਦਾ ਹੈ ਤੇ,

ਉਹਦੇ restaurant ਤੇ ਜਾ ਕੇ ਖਾਣ ਵਾਸਤੇ ਆਉਂਦੇ ਹੈ ਜ਼ਿਆਦਾ ਲੋਕੀ ਉਹ ਤੋਂ online ਹੀ order ਕਰਦੇ ਨੇ ਤੇ ਇਸਦਾ ਕੁਛ ਨੁਕਸਾਨ ਵੀ ਹੈਗੇ ਨੇ ਜਿੱਦਾਂ ਕਿ ਜੇ late ਹੋ ਗਿਆ ਤਾਂ ਉਹ ਫਿਰ ਵਾਪਾਰੀ ਨੂੰ ਉਹ ਖਾਣਾ ਮੁਫ਼ਤ ਦੇਣਾ ਪੈਂਦਾ ਹੈ, ਜਿਹੜਾ customer ਆਉਂਦਾ ਹੈ ਉਹਨੂੰ ਤੇ ਉਹਦਾ ਉਹ ਨੁਕਸਾਨ ਹੋ ਜਾਂਦਾ ਹੈ ਤੇ ਜਿਹੜਾ

ਇਹਦੇ ਕਈ ਨੁਕਸ~ customer ਨੂੰ ਨੁਕਸਾਨ ਨੇ ਕਿ ਜਿੱਦਾਂ ਕਈ ਅਹ restaurant ਜਿਹੜੇ ਸਹੀ ਨਹੀਂ ਹੁੰਦੇ ਉਹ ਕਿਸੇ ਵੀ ਤਰ੍ਹਾਂ ਦਾ ਖਾਣਾ ਤੁਹਾਨੂੰ ਉਸ ਜਿੱਦਾਂ ਕਹਿ ਲਓ ਬਾਸੀ ਖਾਣੇ ਨੂੰ ਗਰਮ ਕਰਕੇ pack ਕਰਕੇ ਵੀ ਦੇ ਦਿੰਦੇ ਆ ਜਿਹਦੇ ਤੋਂ Customer ਦੀ ਸਿਹਤ ਖ਼ਰਾਬ ਹੋ ਸਕਦੀ ਹੈ ਤੇ ਏਦਾਂ ਦੀ ਚੀਜ਼ਾਂ ਵੀ ਕਈ ਲੋਕੀ ਕਰਦੇ ਹਨ ਹੁਣ ਬੇਸ਼ਕ ਹਰ restaurantonline order system order ਇੱਕੋ ਜਿਹਾ ਨਹੀਂ ਹੁੰਦਾ ਜਦੋਂ ਕਿ ਕੁੱਝ restaurant take out take out ਤੇ delivery ਦਾ ਮਤਲਬ ਹੈ ਉਹ restaurant ਸਿਰਫ਼ ਤੁਸੀਂ ਉੱਥੇ ਜਾਓ ਉਹਨਾਂ ਨੇ ਬੈਠਣ ਵਾਸਤੇ ਕੋਈ ਥਾਂ ਨੀ ਰੱਖੀ ਹੁੰਦੀ, ਉਹਨਾਂ ਨੇ ਸਿਰਫ਼ ਤੁਸੀਂ phone ਕਰਕੇ ਜਾਂ ਗੱਡੀ ਵਿੱਚ ਬੈਠੇ ਬਾਹਰ ਤੁਸੀਂ order ਦੇ ਦਿੱਤਾ ਉਹਨਾਂ ਨੇ ਤੁਹਾਨੂੰ pack ਕਰਕੇ ਦੇ ਦਿੱਤਾ, ਤੁਸੀਂ ਲੈ ਕੇ ਜਾ ਸਕਦੇ ਹੋ ਉੱਥੇ ਬਹਿ ਕੇ ਨਹੀਂ ਖਾ ਸਕਦੇ ਜਾਂ ਫਿਰ ਤੁਸੀਂ online ਉਹਨੂੰ order ਕਰ ਸਕਦੇ ਹੋ। ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਇਹ ਜਿਹੜਾ ਅਹ system ਹੈ India ਵਿੱਚ ਵੀ ਕਾਫ਼ੀ ਚੱਲ ਗਿਆ ਤੁਸੀਂ ਦੇਖਿਆ ਹੋਣਾ ਜਿਹੜੇ Mcdonald ਜਾਂ ਫਿਰ ਜਿੱਦਾਂ ਇਹ Burger king ਵਰਗੇ restaurant ਹੈਗੇ ਏਦਾਂ ਦੀ ਸਹੂਲਤਾਂ ਵੀ ਦਿੰਦੇ ਨੇ, ਤੁਸੀਂ ਅਹ ਤੁਹਾਡਾ ਜਿਹੜਾ ਪਹਿਲਾਂ ਕਦਮ ਹੈ ਉਹ ਆਪਣੇ ਵਿਕਲਪਾਂ ਨੂੰ ਖੋਲ ਘੋਖਣਾ ਅਤੇ ਇਹ ਪਤਾ ਲਗਾਉਣਾ ਕਿ ਤੁਹਾਡੇ ਕਾਰੋਬਾਰ ਲਈ ਸਭ ਤੋਂ ਵਧੀਆ ਕੀ ਕੰਮ ਹੈ ਜਿੱਦਾਂ ਹੁਣ ਤੁਸੀਂ

ਵਾਸਤਵਿਕ ਇਹ restaurant ਦੀ ਇੱਕ ਪੂਰੀ ਨਵੀਂ ਸ਼੍ਰੇਣੀ ਨੂੰ ਵੀ ਪ੍ਰੇਰਿਤ ਕਰਦਾ ਹੈ ਭੂਤ restaurant ਮਤਲਬ ਇਹਨੂੰ ਅਹ ਜੇ ਆਪਾਂ ਅੰਗਰੇਜ਼ੀ ਭਾਸ਼ਾ ਵਿੱਚ ਕਹੀਏ ghost restaurant ਕਹਿੰਦੇ ਆ ਇਹਨੂੰ ਉਹ restaurant ਹੁੰਦੇ ਆ ਜੋ ਸਿਰਫ਼ delivery ਖਾਣੇ ਦੀ ਸਿਰਫ਼ delivery ਦਿੰਦਾ ਹੈ, ਪੇਸ਼ਕਸ਼ ਕਰਦਾ ਹੈ ਤੁਹਾਨੂੰ ਉੱਥੇ ਬਹਿ ਕੇ ਖਾਣ ਦੀ facility ਨਹੀਂ ਦਿੰਦਾ ਹੈ ਕਿਉਂਕਿ ਅਹ ਜਿੱਦਾਂ ਹੁਣ

ਤੇ food delivery ਸੇਵਾ ਨੂੰ ਲਾਭ ਕਰਨ ਦੇ, ਲਾਭ ਅਤੇ ਫ਼ਾਇਦੇ, ਲਾਭ ਤੇ ਨੁਕਸਾਨ ਦੋਨੋਂ ਚੀਜ਼ਾਂ ਹੁੰਦੀਆਂ ਨੇ, ਤਾਂ ਕਿ ਤੁਹਾਡੇ restaurant ਤਾਂ ਕਿ ਤੁਹਾਡੇ restaurant ਵਿੱਚ ਭੋਜਨ delivery ਸੇਵਾ ਦੀ ਪੇਸ਼ਕਸ਼ ਕਰਨਾ ਮਹੱਤਵਪੂਰਨ ਹੈ, ਇਹ ਇੱਕ ਸਵਾਲ ਹੈ। ਆਓ restaurant delivery ਸੇਵਾਵਾਂ ਦੇ ਫ਼ਾਇਦੇ ਆਪਾਂ ਡਿਸ~ ਆਪਾਂ ਦੋਨੋਂ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਹਾਂ ਭੋਜਨ delivery ਸੇਵਾ ਦੇ ਪੰਜ ਫ਼ਾਇਦੇ ਨੇ ਜਿੱਦਾਂ ਕਿ ਇਹ ਭੋਜਨ delivery ਸੇਵਾਵਾਂ ਦੇ ਕੁਛ ਮਜ਼ਬੂਤ ਲਾਭ ਨੇ ਜਿਹੜੇ ਮੈਂ ਤੁਹਾਡੇ ਨਾਲ ਹੁਣ

ਮੇਰੇ check ਦੇ ਆਕਾਰ ਦਾ ਕਹਿਣ ਦਾ ਮਤਲਬ ਇਹ ਆ ਵੀ ਲੋਕਾਂ ਦਾ ਜਿਹੜਾ business ਵਧਿਆ ਹੈ ਉਹ ਵੀਹ ਗੁਣਾ ਵੱਧ ਗਿਆ, ਇਹ online delivery system ਦੇ ਕਰਕੇ ਤੇ ਇਹਦੇ ਨਾਲ ਨਾਲ ਲੋਕਾਂ ਦਾ ਜਿਹੜਾ restaurant ਦੇ ਵਿੱਚ ਆਉਣੇ ਦੀ ਆਵਾਜਾਈ ਵੀ ਘੱਟ ਗਈ ਹੈ ਜ਼ਿਆਦਾਤਰ ਰਾਜਾਂ ਜਾਂ ਪ੍ਰਾਤਾਂ ਦੇ restaurants ਲਈ ਦੁਬਾਰਾ ਖੋਲਣ ਦੇ ਕੁੱਝ ਪੱਧਰ ਦੀ ਸ਼ੁਰੂਆਤ ਕੀਤੀ ਹੈ ਪਰ ਉਹਨਾਂ ਨੂੰ ਬਹੁਤ, ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ,

ਹੋਰ ਵਾਪਾਰਕ ਮੌਕੇ ਤੁਹਾਨੂੰ ਮਿਲਦੇ ਨੇ ਕਈ ਵਾਰ ਗਾਹਕ ਚਾਹੁੰਦਾ ਨਾ ਕਿ ਤੁਹਾਡੇ ਭੋਜਨ ਨੂੰ ਉਹਨਾਂ ਦੇ ਆਪਣੇ ਘਰ ਦੇ ਆਰਾਮ ਨਾਲ ਜੋੜਿਆ ਜਾਵੇ delivery ਦੀ ਪੇਸ਼ਕਸ ਕਰਕੇ ਤੁਸੀਂ ਗ~ ਗਾਹਕਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਸੇਵਾ ਕਰਨ ਦੇ ਯੋਗ ਹੋ ਜਾਂਦੇ ਹੋ ਠੀਕ ਹੈ ਜੀ ਤੁਸੀਂ ਘੱਟ Overhand ਜੇਕਰ delivery ਤੁਹਾਡੇ ਕਾਰੋਬਾਰ ਦਾ ਵੱਡਾ ਹਿੱਸਾ ਬਣ ਜਾਂਦਾ ਹੈ ਜਾਂ ਜੇਕਰ ਤੁਸੀਂ ਬਹੁਤ ਰਸੌਈਏ ਦੇ model ਤੇ shift ਹੋ ਜਾਂਦੇ ਹੈ ਤਾਂ ਤੁਸੀਂ ਕਿਰਾਏ ਤੇ ਵਸਾਉਣ ਲਈ,

ਤੁਸੀਂ ਨਵੇਂ ਗਾਹਕਾਂ ਤੱਕ ਜ਼ਿਆਦਾ ਤੋਂ ਜ਼ਿਆਦਾ ਪਹੁੰਚ ਸਕਦੇ ਹੋ ਜਿੱਦਾਂ delivery ਤੁਹਾਨੂੰ regular ਲੋਕਾਂ ਸਥਾਨਕ ਲੋਕਾਂ ਅਤੇ ਆਲੇ ਦੁਆਲੇ ਦੇ ਹੋਰ ਗਾਹਕਾਂ ਤੋਂ, ਬਾਅਦ ਨਵੇਂ ਗਾਹਕਾਂ ਤੱਕ ਪਹੁੰਚਣੇ ਵਿੱਚ ਬਹੁਤ ਮਦਦ ਕਰਦੀ ਹੈ ਜਿਹੜੀ food delivery ਹੈ ਜੋ ਖ਼ਾਸ ਤੌਰ ਤੇ ਮਹੱਤਵਪੂਰਨ ਹੁੰਦਾ ਹੈ ਜਦੋਂ restaurant ਘੱਟ ਸਮਰਥਾ ਅਤੇ ਕੰਮ ਕਰ ਰਹੇ ਹੁੰਦੇ ਜਾਂ ਲੋਕ ਹਜੇ ਵੀ ਬਾਹਰ ਖਾਣਾ ਖਾਣ ਬਾਰੇ ਸੋਚਦੇ ਹਨ, ਨਾਲ ਹੀ ਇਹ ਸ਼ਹਿਰੀ ਸੰਸਥਾਵਾਂ ਦੇ ਵਿੱਚ ਹੋਰ ਵੀ ਮਹੱਤਵਪੂਰਨ ਹੈ। ਹਾਲਾਂਕਿ ਇਹ ਪਿੰਡਾਂ ਵੱਲ ਵੀ ਇਹ ਥੋੜ੍ਹੇ ਥੋੜ੍ਹੇ ਹੋਣ ਲੱਗਿਆ ਹੈ but ਸ਼ਹਿਰਾਂ ਦੇ ਵਿੱਚ ਤਾਂ ਇਹ ਬਹੁਤ ਜ਼ਿਆਦਾ ਹੈ ਜਿਸ ਤੇ ਸੰਭਾਵੀ ਗਾਹਕਾਂ ਕੋਲ ਕਾਰ ਤੱਕ ਪਹੁੰਚ ਨਹੀਂ ਹੋ ਸਕਦੀ ਜੇ ਤੁਸੀਂ ਅਹ Daily ਤੁਹਾਡੇ ਕੋਲ ਰੋਜ਼ ਤੁਹਾਡੇ ਕੋਲ ਨਹੀਂ ਗਾਹਕ ਆਉਂਦੇ restaurant ਦੇ ਵਿੱਚ ਤੀਜੀ ਧਿਰ ਦੀਆਂ apps ਵਿੱਚ ਪਹੁੰਚ ਨੂੰ ਵਧਾਉਣ ਦੀ ਵਿੱਚ ਜਿਹੜਾ ਇਹ food delivery system ਹੈ, ਉਹ ਬਹੁਤ ਜ਼ਿਆਦਾ ਤੁਹਾਡੇ ਲਈ ਸਹਾਇਕ ਹੁੰਦਾ ਹੈ,

Restaurant ਦੇ ਵਿੱਚ ਬਹਿ ਕੇ ਵੀ ਖਾਣਾ ਖਾਣਾ ਪਸੰਦ ਕਰਦੇ ਆ ਇੱਕ ਤੁਹਾਨੂੰ ਮੈਂ ਨਿਊਯਾਰਕ ਦੇ ਇੱਕ ਕਿਸੇ paper ਦੇ ਅਨੁਸਾਰ ਤੁਹਾਨੂੰ ਦੱਸਣਾ ਚਾਹਾਂਗਾ ਵੀ ਜਿਹੜਾ ਭੋਜਨ delivery order ਸੱਤ percent restaurant ਦੀ ਵਿੱਕਰੀ ਨੂੰ ਬਚਾਉਂਦਾ ਹੈ ਅਗਲੇ ਕੁਛ ਸਾਲਾਂ ਵਿੱਚ ਅਸੀਂ delivery ਅਤੇ Take out ਦਾ order ਕਰਨ ਵਾਲੇ dinner ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਲੋਕੀ ਜ਼ਿਆਦਾਤਰ ਅਹ ਮਤਲਬ

ਜਾਂ ਫਿਰ ਕਈ ਜਿਹੜੇ ਘਰੇ ਬੈਠੇ ਬੈਠੇ order ਕਰਦੇ ਆ ਚਾਹੇ ਉਹ pizza ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦਾ ਖਾਣਾ ਹੋਵੇ ਉਹ ਆਪਣੇ ਘਰੇ ਬੈਠੇ ਮੰਗਵਾਉਣਾ ਚਾਹੁੰਦੇ ਕਿਉਂਕਿ ਲੋਕੀ ਜਿਹੜੇ ਅਹ ਕੰਮ ਤੋਂ ਆਉਂਦੇ ਆ ਤੇ ਉਹਨਾਂ ਅੱਜ ਕੱਲ੍ਹ ਜਿਹੜਾ system ਹੈਗਾ ਵੀ, ਘਰੇ ਸਾਰੇ ਹੀ ਕੰਮ ਕਰਦੇ ਹਾਂ ਤੇ ਰੋਟੀ ਬਣਾਉਣ ਦਾ time ਨਹੀਂ ਥੱਕੇ ਹੁੰਦੇ ਹਾਂ ਸਾਰੇ ਫਿਰ ਉਹ online order ਦਾ order ਕਰਦੇ ਹਾਂ ਤੇ ਜਦੋਂ ਉਹਨਾਂ ਨੂੰ food ਉਹ ਗਰਮ ਗਰਮ ਖਾਣਾ ਮਿਲਦਾ ਤਾਂ ਉਹਨਾਂ ਨੂੰ ਬੜੀ ਤਸੱਲੀ ਹੁੰਦੀ ਹੈ, ਤੇ ਇਹਦੇ ਵਿੱਚ ਉਹਨੂੰ ਕੀ ਹੈ ਅਹ customer ਨੂੰ facility ਬਹੁਤ ਜ਼ਿਆਦਾ ਮਿਲਦੀ ਹੈ ਉਹਨੂੰ ਬਹੁਤ ਸਾਰੀ ਸੁਵਿਧਾ ਮਿਲ ਜਾਂਦੀ ਹੈ ਕਿਉਂਕਿ ਕਈ companies ਉਹਨੂੰ ਲਾਭ ਲੈਂਦੀਆਂ ਨੇ discount ਦੇ ਰੂਪ ਦੇ ਵਿੱਚ ਤੇ ਕਈ companies ਇੱਕ ਦੇ ਨਾਲ ਇੱਕ free ਦਾ ਉਹਨਾਂ ਨੂੰ offer ਵੀ ਦਿੰਦੀ ਹੈ ਤੇ ਮੈਂ ਤੁਹਾਨੂੰ ਇਹ ਇਹ ਸਾਡੀ state ਅਤੇ ਅਹ full service restaurant report ਦੇ ਇੱਕ ਬਾਰੇ ਤੁਹਾਨੂੰ ਮਹਾਂਮਾਰੀ ਤੋਂ ਪਹਿਲਾਂ ਦੋ ਹਜ਼ਾਰ ਵੀਹ ਦੇ ਸ਼ੁਰੂ ਵਿੱਚ ਜ਼ਾਰੀ ਕੀਤੀ ਗਈ ਇੱਕ report ਦੇ ਬਾਰੇ ਦੱਸਣਾ ਚਾਹਾਂਗਾ ਕਿ ਉਹਨਾਂ restaurants ਦੀ ਦਿਖਾਈ ਜੋ ਇਸ ਤਰੀਕੇ ਨਾਲ ਆਪਣੇ ਕਾਰੋਬਾਰ ਦੀ ਗਿਆਰਾਂ percent ਅਤੇ ਤੀਹ percent ਦੇ ਵਿਚਕਾਰ online ordering ਦੀ ਪੇਸ਼ਕਸ ਕਰਦੇ ਸਨ ਅਤੇ ਉਸ ਦਿਨ ਵਿੱਕਰੀ ਉਹਨਾਂ ਦੀ ਜੋ ਸੀਗੀ ਗਿਆਰਾਂ ਤੋਂ ਵੀਹ percent ਦਾ ਵਾਧਾ ਹੋਇਆ। Online order ਦੇ ਨਾਲ ਉਹਨਾਂ ਦੇ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਜਿਹੜਾ ਕੋਰੋਨਾ ਦਾ ਜਾਂ COVID ਦਾ ਤੁਸੀਂ ਕਹੋ ਤਾਂ ਲੋਕ ਅਹ ਜਿਹੜੇ ਇਹ online food delivery ਦੇ system ਦੇ ਨਾਲ ਉਹਨਾਂ ਦੇ ਅਹ ਜਿਹੜਾ Restaurant ਦਾ ਕੰਮ ਸੀਗਾ, ਖਾਣੇ ਦਾ ਕੰਮ ਸੀਗਾ ਜਾਂ ਢਾਬਿਆਂ ਦਾ ਕੰਮ ਸੀਗਾ ਜਾਂ ਕਿਸੇ ਵੀ ਤਰ੍ਹਾਂ ਦਾ restaurant ਸੀਗਾ ਉਹਦੇ ਵਿੱਚ ਘੱਟੋ ਘੱਟ ਵੀਹ percent ਦਾ ਵਾਧਾ ਹੋਇਆ। Online system ਨੇ ਉਹਨਾਂ ਨੂੰ ਬਹੁਤ support ਕੀਤਾ ਹੈ ਲੋਕਾਂ ਨੂੰ ਕੰਮ ਮਿਲ ਗਿਆ ਹੈ ਤੇ ਕਈ ਜਿਹੜੇ ਲੋਕ ਆਪ ਬਣਾਉਣ ਨੂੰ, ਕੜਤਾਉਂਦੇ ਸੀਗੇ ਉਹਨਾਂ ਦੇ ਘਰੇ,

ਅਹ ਕੀ ਕਹਿਣਾ ਚਾਹੋਂਗੇ ਇਹਦੇ ਬਾਰੇ please ਆਪਣੇ ਵਿਚਾਰ ਤਾਂ ਦੱਸੋ

ਤਾਂ ਤੁਸੀਂ ਮੈਨੂੰ ਇਹਦੇ ਜੀ

ਹਮ ਹਮ ਹਮ ਜੀ।